ਇਸ ਤਸਵੀਰ ਵਿੱਚ ਇੱਕ ਪੁਰਾਣੀ ਇਮਾਰਤ ਦਿੱਖ ਰਹੀ ਹੈ।

ਨੇ ਤੇ ਇੱਕ ਗੱਡੀ ਵੀ ਬਾਹਰ ਖੜੀ ਦਿਖ ਰਹੀ ਹੈ।

ਸਵੀਰ ਵਿੱਚ ਇੱਕ ਕੱਪੜਿਆਂ ਦੀ ਦੁਕਾਨ ਹੈ।

ਇੱਸ ਤਸਵੀਰ ਵਿੱਚ ਇੱਕ ਪੁੱਲ ਦਿੱਖ ਰਿਹਾ ਹੈ।

ਛੋਟੇ ਬੂਟੇ ਲੱਗੇ ਹਨ ਤੇ ਪੋਸਟਰ ਵੀ ਲੱਗੇ ਹੋਏ ਹਨ।

ਡੀ_ਜੇ ਲਿੰਕਸ ਫਗਵਾੜਾ ਦਾ ਪੋਸਟਰ ਲੱਗਾ ਹੋਇਆ ਦਿਖ ਰਿਹਾ ਹੈ।

ਤਸਵੀਰ ਵਿੱਚ ਛੇ ਆਦਮੀ ਦਿਖ ਰਹੇ ਹਨ।

ਤੇ ਕੁਛ ਆਦਮੀਆਂ ਨੇ ਗੱਲ ਵਿੱਚ ਫੁੱਲ਼ਾਂ ਦੇ ਹਾਰ ਪਾਏ ਨੇ।

ਆਟੋ ਕੋਲ ਇੱਕ ਔਰਤ ਆਪਣੇ ਬੱਚੇ ਲੈ ਕੇ ਖੜੀ ਦਿਖ ਰਹੀ ਹੈ।

ਇਸ ਤਸਵੀਰ ਵਿੱਚ ਗੱਡੀਆਂ ਦਾ ਸ਼ੋਰੂਮ ਦਿਖ ਰਿਹਾ ਹੈ।